ਭਜਨ ਗਾਏ ਜਾਂਦੇ ਹਨ ਅਤੇ ਪਾਣੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ ਤੇ ਜੇਠ-ਹਾੜ੍ਹ ਦੀਆਂ ਤਪਦੀਆਂ ਲੂਆਂ ਪਿੱਛੋਂ ਸਾਵਣ ਦੇ ਮੀਂਹਾਂ ਦਾ ਆਪਣਾ ਸੁਆਦ ਹੈ ਇਸ ਰੁੱਤ ਦਾ ਰਸ ਤੇ ਸਵਰਗੀ ਝੂਟਾ ਮਾਣਨ ਲਈ ਸਾਵਣ ਦੀ ਤੀਜੀ ਤਿਥ ਨੂੰ ਤੀਆਂ ਮਨਾਈਆਂ ਜਾਂਦੀਆਂ ਹਨ ਹਰ ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਹ ਤਿਉਹਾਰ ਭੈਣ-ਭਰਾਵਾਂ ਦੇ ਪਵਿੱਤਰ ਪਿਆ ਪਿਆਰ ਤੇ ਇੱਕ-ਦੂਜੇ ਪ੍ਰਤਿ ਮਿੱਠੀਆਂ ਨਿਰਛਲ ਭਾਵਨਾਵਾਂ ਦਾ ਪ੍ਰਤੀਕ ਹੈ ਭੈਣਾਂ ਬੜੇ ਚਾਅ ਨਾਲ ਭਰਾਵਾਂ ਦੀ ਵੀਣੀ ਤੇ ਰੱਖੜੀ ਦਾ ਸੂਤਰ ਬੰਨ੍ਹਦੀਆਂ ਹਨ। ਭਾਦਰੋਂ ਦੇ ਮਹੀਨੇ ਗੁੱਗਾ ਨੌਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਗੁੱਗੇ ਦੇ ਭਗਤ ਗੁੱਗੇ ਦੀ ਪ੍ਰਸੰਨਤਾ ਲਈ ਸੱਪਾਂ ਦੀਆਂ ਖੁੱਡਾਂ ਵਿੱਚ ਕੱਚੀ ਲੱਸੀ ਪਾਉਂਦੇ ਹਨ। ਘਰਾਂ ਵਿੱਚ ਮਿੱਠੀਆਂ ਸੇਵੀਆਂ ਰਿੰਨ੍ਹੀਆਂ ਜਾਂਦੀਆਂ ਹਨ ਇਸੇ ਰੁੱਤ ਦੁਆਰਾ ਇਸੇ ਰੁਤ ਦੁਆਰਾ ਯੁੱਗ ਵਿੱਚ ਕ੍ਰਿਸ਼ਨ ਜੀ ਨੇ ਅਵਤਾਰ ਧਾਰਨ ਕੀਤਾ, ਇਹਨਾਂ ਦਾ ਪੂਰਬ, ਭਾਦਰੋਂ ਦੀ ਕ੍ਰਿਸ਼ਨਾ-ਪੱਖ ਦੀ ਅੱਠਵੀਂ ਨੂੰ ਜਨਮ-ਅਸ਼ਟਮੀ ਵਜੋਂ ਮਨਾਇਆ ਜਾਂਦਾ ਹੈ। ਅੱਸੂ ਦੇ ਮਹੀਨੇ ਅਕਾਸ਼ ਦੀ ਨੀਲੀ ਭਾਹ ਵੇਖਣ ਵਾਲੀ ਹੁੰਦੀ ਹੈ, ਲੋਕਾਂ ਨੂੰ ਤਾਰਿਆਂ ਵਿੱਚ ਆਪਣੇ ਪਿੱਤਰ ਵਿਖਾਈ ਦਿੰਦੇ ਹਨ, ਇਸ ਮਹੀਨੇ ਹਨੇਰੇ ਪੱਖ ਦੀਆਂ ਪੰਦਰਾਂ ਤਿਥਾਂ ਨੂੰ ਸ੍ਰਾਧ ਕੀਤੇ ਜਾਂਦੇ ਹਨ ਅਥਵਾ ਪਿੱਤਰਾਂ ਪ੍ਰਤੀ ਸ਼ਰਧਾ ਪ੍ਰਗਟ ਕੀਤੀ ਜਾਂਦੀ ਹੈ, ਸ੍ਰਾਧ ਇੱਕ ਧਾਰਮਿਕ ਰੀਤ ਹੈ, ਜਿਸ ਦਾ ਮਨੋਰਥ ਪਿੱਤਰਾਂ ਨੂੰ ਅਗਲੇ ਲੋਕ ਵਿੱਚ ਭੋਜਨ ਪਹੁੰਚਾਉਣਾ ਹੈ।

ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ, ਇਹ ਤਿਥਾਂ ਮੰਗਲ ਕਾਰਜਾਂ ਲਈ ਬੜੀਆਂ ਸ਼ੁੱਭ ਮੰਨੀਆਂ ਜਾਂਦੀਆਂ ਹਨ ਪਹਿਲੇ ਨਰਾਤੇ ਵਾਲੇ ਦਿਨ ਕੁੜੀਆਂ, ਘਰ ਦੀ ਕਿਸੇ ਨੁੱਕਰੇ ਜਾਂ ਕੋਰੇ ਕੁੱਜੇ ਵਿੱਚੋਂ ਜੌਂ ਬੀਜਦੀਆਂ ਹਨ, ਜਿਸ ਨੂੰ ਖੇਤਰੀ ਜਾਂ ਗੌਰਜਾਂ ਦੀ ਖੇਤੀ ਕਿਹਾ ਜਾਂਦਾ ਹੈ ਦਸਹਿਰੇ ਵਾਲੇ ਦਿਨ ਇਸ ਖੇਤਰੀ ਵਿੱਚੋਂ ਜੌਂਆਂ ਦੇ ਬੰਬਲ ਨਿਕਲ ਆਉਂਦੇ ਹਨ ਤੇ ਕੁੜੀਆਂ ਇਹਨਾਂ ਬੁੰਬਲਾਂ ਨੂੰ ਆਪਣੇ ਭਰਾਵਾਂ ਅਤੇ ਹੋਰ ਮਰਦ ਰਿਸ਼ਤੇਦਾਰਾਂ ਦੀਆਂ ਪੱਗਾਂ ਵਿੱਚ ਟੰਗਦੀਆਂ ਹਨ ਤੇ ਉਹਨਾਂ ਨੂੰ ਸ਼ਗਨ ਦਿੰਦੇ ਹਨ ਨਰਾਤਿਆਂ ਵਿੱਚ ਸਾਂਝੀ ਦੇ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ, ਪਹਿਲੇ ਨਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ੍ਹ ਕੇ, ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾ ਲਈ ਜਾਂਦੀ ਹੈ, ਤੇ ਮੂਰਤੀ ਵਿੱਚ, ਕਲਾਤਮਿਕ ਸੁੰਦਰਤਾ ਭਰਨ ਲਈ, ਵਿਧੀਆਂ ਵਰਤੀ ਜਾਂਦੀ ਹੈ ਉਸ ਨੂੰ ਫੁੱਲਾਂ, ਕੌਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ, ਇੱਕ ਪਾਸੇ ਚੰਨ ਚੜ੍ਹਦਾ ਹੈ ਤੇ ਦੂਜੇ ਪਾਸੇ ਸੂਰਜ ਡੁੱਬਦਾ ਵਿਖਾਇਆ ਜਾਂਦਾ ਹੈ। ਕਈ ਘਰਾਂ ਵਿੱਚ ਸਾਂਝੀ ਦੇਵੀ ਦੀ ਮੂਰਤੀ ਦੀ ਥਾਂ ਕੇਵਲ ਉਸ ਦਾ ਚਿੱਤਰ ਹੀ ਉਲੀਕਿਆ ਜਾਂਦਾ ਹੈ ਸਾਂਝੀ ਦੀ ਮੂਰਤੀ ਦੇ ਚਿੱਤਰ ਲੋਕ-ਕਲਾ ਦਾ ਸੋਹਣਾ ਨਮੂਨਾ ਹਨ ਤੇ

ਮੂਰਤੀ ਨੂੰ ਕਿਸੇ ਟੋਭੇ ਜਾਂ ਨਦੀ-ਨਾਲੇ ਵਿੱਚ, ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ, ਨਰਾਤਿਆਂ ਵਿੱਚ ਹੀ

ਇਸ ਰੁੱਤ ਵਿੱਚ ਸਭ ਤੋਂ ਵੱਡੇ ਉਤਸਵ ਮਨਾਏ ਜਾਂਦੇ ਹਨ ਕੱਤਕ ਦੀ ਪੂਰਨਮਾਸੀ ਨੂੰ, ਸਾਰੇ ਪੰਜਾਬ ਵਿੱਚ, ਗੁਰੂ ਨਾਨਕ ਦੇਵ ਜੀ ਦਾ ਜਨਮ-ਉਤਸਵ, ਬੜੀ ਧੂਮ ਨਾਲ ਮਨਾਇਆ ਜਾਂਦਾ ਹੈ, ਕੱਤਕ ਦੇ ਮਹੀਨੇ ਵਿੱਚ

ਵਰਤ ਰੱਖ ਕੇ ਆਪੋ ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕਰਦੀਆਂ ਤੇ ਵਰਤ ਤੋਂ ਚਾਰ-ਦਿਨ ਬਾਅਦ ਅਸ਼ਟਮੀ ਨੂੰ ਔਲਾਦ ਦੀ ਸੁੱਖ-ਸ਼ਾਂਤੀ ਅਤੇ ਤੰਦਰੁਸਤੀ ਲਈ ਨਿਰਜਲ ਵਰਤ ਰਖ ਕੇ ਅਹੋਈ ਦੇਵੀ ਦੀ ਪੂਜਾ ਕਰ ਕਰਦੇ ਸਨ ਪਰ ਕੱਤਕ ਦਾ ਸਭ ਤੋਂ ਵੱਡਾ ਲੋਕ-ਪੂਰਬ ਦਿਵਾਲੀ ਦਾ ਹੈ, ਜੋ ਮੱਸਿਆ ਨੂੰ ਸਾਰੇ ਭਾਰਤ ਵਿੱਚ, ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ, ਲੋਕੀਂ ਆਪਣੇ ਘਰਾਂ ਨੂੰ ਲਿੰਬ-ਪੋਚ ਕੇ ਸੁਆਰ ਕੇ ਸ਼ਿੰਗਾਰ ਲੈਂਦੇ ਹਨ, ਉਹ ਘਰ ਦੀਆਂ ਦਿਵਾਰਾਂ ਉੱਤੇ ਲੱਛਮੀ ਦੇਵੀ, ਉਸ ਦਾ ਵਾਹਨ ਮੋਰ ਅਤੇ ਫੁੱਲ, ਵੇਲਾਂ ਤੇ ਬੂਟੇ ਉਲੀਕ ਕੇ, ਉਹਨਾਂ ਵਿੱਚ ਰੰਗ ਭਰਦੇ ਹਨ ਰਾਤ ਵੇਲੇ, ਘਰਾਂ ਦੇ ਦਰਵਾਜ਼ਿਆਂ, ਖਿੜਕੀਆਂ ਅਤੇ ਕੋਠਿਆਂ ਦੇ ਬਨੇਰਿਆਂ ਉੱਤੇ, ਦੀਵਿਆਂ ਨੂੰ ਪਾਲਾਂ ਵਿੱਚ ਸਜਾ ਕੇ ਬਾਲਿਆ ਜਾਂਦਾ ਹੈ, ਇਸ ਰਾਤ ਕਈ ਲੋਕ ਲੱਛਮੀ ਦੇਵੀ ਦੀ ਪੂਜਾ ਕਰਦੇ ਹਨ।

ਬਵੰਜਾ ਰਾਜਿਆਂ ਨੂੰ, ਬੰਦੀ ਛੁਡਵਾ ਕੇ ਅੰਮ੍ਰਿਤਸਰ ਪੁੱਜੇ ਤਾਂ ਉਸ ਦਿਨ ਸਬੱਬ ਨਾਲ ਦਿਵਾਲੀ ਸੀ, ਉਹਨਾਂ ਦੇ ਸੁਆਗਤ ਵਿੱਚ ਸਾਰਾ ਸ਼ਹਿਰ ਤੇ ਸ੍ਰੀ ਹਰਮਿੰਦਰ ਸਾਹਿਬ ਜਗਮਗਾ ਉਠਿਆ। ਉਦੋਂ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਿਵਾਲੀ ਤੇ ਉ ਉਚੇਚੀ ਰੋਸ਼ਨੀ ਕੀਤੀ ਜਾਂਦੀ ਹੈ ਦਿਵਾਲੀ ਵੀ ਮੌਸਮੀ ਉਤਸਵ ਹੈ, ਇਹ ਅੰਦਰ ਹੀ ਜੀਵਨ-ਕਣੀ ਕੁਦਰ ਕੁਦਰਤ ਦੀ ਕਣੀ ਨਾਲ ਇਕਸੁਰ ਹੋ ਕੇ ਜਗਣ ਦਾ ਉਤਸਵ ਹੈ ਭਾਵ ਕੁਦਰਤ ਦੀ ਜੋਤ ਨਾਲ ਅੰਦਰ ਦੀ ਜੋਤੀ ਨੂੰ ਪ੍ਰਜਵਲਿਤ ਕਰਨਾ। ਦੀਵਿਆਂ ਦੀ ਜੋਤ ਤਾਂ ਇਸ ਦਾ ਪ੍ਰਤੀਕ ਹੈ, ਪਰ ਮਿਥਿਹਾਸ ਕਹਿੰਦਾ ਹੈ ਕਿ ਰਾਮ ਚੰਦਰ ਰਾਵਣ ਉੱਤੇ ਵਿਜੈ ਪ੍ਰਾਪਤ ਕਰਨ ਪਿੱਛੋਂ ਸੀਤਾ ਨੂੰ ਨਾਲ ਲੈ ਕੇ ਅਯੋਧਿਆ ਪਹੁੰਚੇ ਤਾਂ ਉਹਨਾਂ ਦੇ ਸੁਆਗਤ ਵਿੱਚ ਸਾਰਾ ਸ਼ਹਿਰ ਜਗਮਗਾ ਉਠਿਆ ਪੋਹ ਦੇ ਮਹੀਨੇ ਦੇ ਅਖ਼ੀਰਲੇ ਦਿਨ ਲੋਹੜੀ ਮਨਾਈ ਜਾਂਦੀ ਹੈ, ਲੋਹੜੀ ਦੇ ਪੂਰਬ ਤੋਂ ਕੁਝ ਦਿਨ ਪਹਿਲਾਂ ਛੋਟੇ ਬੱਚੇ

ਉਸਲਵੱਟੇ ਲੈ ਰਿਹਾ ਹੈ, ਸੁੰਦਰ ਮੁੰਦਰੀਏ ਗੀਤ ਵਿੱਚ ਦੁੱਲੇ ਭੱਟੀ ਦੇ ਜੀਵਨ ਦੀ ਇੱਕ ਘਟਨਾ ਵੱਲ ਸੰਕੇਤ ਹੈ ਲੋਹੜੀ ਵਾਲੀ ਰਾਤ ਉੰਞ ਤਾਂ ਹਰ ਗਲੀ-ਮੁਹੱਲੇ ਵਿੱਚ ਹੀ ਲੋਹੜੀ ਬਾਲੀ ਜਾਂਦੀ ਹੈ। ਪਿੱਛਾ ਨੀ ਛੱਡਿਆ ਉਹੀ ਗੱਲ ਮੇਰੇ ਨਾਲ ਹੋਈ ਜਦੋਂ ਜੇਲ ਦੇ ਵਿੱਚੋਂ ਤਾਂ ਨਿਕਲ ਆਇਆ, ਜਮਾਨਤ ਹੋ ਕੇ ਮੈਂ ਘਰ ਪਹੁੰਚਾ ਘਰ ਦਾ ਮੈਂ ਮਾਹੌਲ ਦੇਖਿਆ wife depression ਚ ਆ mother depression ਚ ਆ ਬੱਚਾ ਮੇਰਾ depression ਚ ਆ। ਤੇ ਪਿੰਡ ਦੇ ਵਿੱਚ ਗੱਲ ਉੱਡ ਜਾਂਦੀ ਆ ਵੀ ਮੈਂ ਸਮੈਕ ਵੇਚਦਾ ਫੜਿਆ, ਬਠਿੰਡੇ ਜੇਲ ਦੇ ਵਿੱਚ ਬਠਿੰਡੇ ਦੇ ਵਿੱਚ ਮੈਂ ਸਮੈਕ ਵੇਚਦਾ ਫੜਿਆ ਗਿਆ ਤੇ ਉਹਦੇ ਤੇ ਮੇਰੀ ਜ਼ਿੰਦਗੀ ਇੰਨੀ ਕੁ ਬਦਲ ਦਿੱਤੀ ਵੀ ਜਿਹੜੇ ਮੈਂ ਪਿੰਡ ਦੇ ਜਿਸ ਬੰਦੇ ਕੋਲੋਂ ਮੈਂ ਕਿਤੇ ਉਧਾਰੇ ਪੈਸੇ ਵੀ ਲੈਣੇ ਹੁੰਦੇ ਸੀ

ਲੋਕਾਂ ਚ ਗੱਲ ਬੜੀ ਪ੍ਰਚਲਿਤ ਹੋ ਗਈ ਵੀ ਨੇਤੀਆਂ ਦੇ ਮੁੰਡੇ ਨੇ ਜ਼ਮੀਨ ਵੇਚ ਦਿੱਤੀ ਤੇ ਹੁਣ ਬਾਕੀ ਜਿਹੜੀ ਥੋੜ੍ਹੀ ਬੜੀ ਰਹਿੰਦੀ ਆ ਉਹ ਵੀ ਵਿੱਕ ਜਾਣੀ, ਚਲੋ ਇਹ ਵੀ accept ਕੀਤਾ ਚੀਜ਼ਾਂ accept ਕੀਤੀਆਂ ਦੂਸਰਾ baby ਹੋਣ ਵਾਲਾ ਸੀ। ਪੈਸੇ ਦੀ ਬਹੁਤ ਜ਼ਿਆਦਾ ਤੰਗੀ ਆ ਗਈ ਇੰਨੀ ਕੁ ਤੰਗੀ ਪੈਸੇ ਦੀ ਆ ਗਈ ਆ ਵੀ ਘਰਦੇ ਵਿੱਚ ਜੇ ਮੈਂ ਗੱਲ ਕਰਾਂ ਵੀ ਇੱਕ ਰੁਪਈਏ ਤੱਕ ਨੀ ਸੀ ਤੇ ਜੇ ਕਿਸੇ ਕੋਲੋਂ ਉਧਾਰ ਸੌਦਾ ਚੁੱਕਣ ਜਾਣਾ ਸੀ ਨਾ ਉਹ ਵੀ ਨੀ ਕੁੱਝ ਦਿੰਦਾ ਸੀ ਇੰਨੇ ਕੁ ਹਾਲਾਤ ਉਸ time ਇੰਨੇ ਬੱਤਰ ਹੋ ਗਏ ਸੀਗੇ ਤੇ ਰਿਸ਼ਤੇਦਾਰ ਤਾਂ ਦੂਰ ਦੀ ਗੱਲ ਆ ਕੋਈ ਭੂਆ ਕੋਈ ਕੋਈ ਨੀ ਕੋਈ ਨਾਲ ਨੀ ਖੜਾ ਤੇ ਉਸ time ਸਿਰਫ਼ ਮੇਰੇ ਨਾਲ ਇੱਕ ਮੇਰਾ ਮਾਮਾ ਇੱਕ ਮੇਰੀ ਮਾਸੀ, ਮਾਸੀ ਨੇ ਮੇਰੀ ਮੰਮੀ ਮੰਮੀ ਕੋਲ ਆ ਕੇ ਕਦੇ ਵੀ ਉਹਦੀ ਬੁੱਕਲ ਦੇ ਵਿੱਚ ਹੱਥ ਚ ਕਦੇ ਦੋ ਹਜ਼ਾਰ ਫੜਾ ਜਾਣਾ ਕਦੇ ਕੋਈ ਫੜਾ ਜਾਣਾ। ਤੇ ਮੇਰੇ ਮਾਮੇ ਨੇ ਮੇਰੀ ਇੰਨੀ ਕੁ ਮਦਦ ਉਸ time ਕੀਤੀ ਇੱਕ time ਮੈਨੂੰ ਯਾਦ ਆ ਵੀ ਮੈਨੂੰ ਜਦੋਂ ਮਾਮੇ ਨੇ ਗੱਲ ਕਹਿ ਦਿੱਤੀ ਵੀ ਅੱਜ ਤੋਂ ਬਾਅਦ ਚ ਮੈਂ ਤੇਰੀ ਮਦਦ ਨੀ ਕਰਨੀ ਕਿਉਂਕਿ ਤੁੰ ਪੁੱਠੇ ਕੰਮ ਕਰਨੋ ਨੀ ਛੱਡਣੇ ਤੇ ਮੈਂ ਤੇਰੀ ਮਦਦ ਅੱਜ ਤੋਂ ਬੰਦ ਆ ਕਿਉਂਕਿ ਮੈਂ ਪੁੱਠਾ ਕੰਮ ਕੀਤਾ ਨੀ ਸੀ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਤੁਹਾਡੇ ਤੇ ਕੋਈ blame ਲੱਗਦਾ ਨਾ ਵੀ ਤੁਸੀਂ ਆਹ ਕੰਮ ਗ਼ਲਤ ਕਰ ਦਿੱਤਾ ਹਜੇ ਕੋਰਟ ਨੇ decide ਨੀ ਕੀਤਾ ਹੁੰਦਾ ਵੀ ਤੁਸੀਂ ਕੀ ਕੀਤਾ ਆ ਪਰ ਲੋਕਾਂ ਨੇ ਤੁਹਾਨੂੰ ਮੁਜ਼ਰਿਮ ਬਣਾ ਦੇਣਾ। ਤੁਹਾਨੂੰ decide ਕਰ ਦੇਣਾ ਹੁੰਦਾ ਵੀ ਤੁਸੀਂ ਇੱਕ ਬਹੁਤ ਵੱਡੇ ਮੁਜ਼ਰਿਮ ਹੋ ਤੇ ਤੁਸੀਂ ਲੋਕਾਂ ਸਾਹਮਣੇ ਉਵੇਂ ਦੀ ਉਵੇਂ ਪੇਸ਼, ਠੀਕ ਹੈ ਜੀ ਚਲੋ ਇਹ ਵੀ ਸਮਾਂ ਨਿਕਲਿਆ ਤੇ ਬੇਟੇ ਦਾ ਦੂਸਰਾ ਮੇਰੀ wife ਅਹ operation ਹੋਣਾ ਸੀ doctor ਦੇ ਕੋਲ ਬੈਠੇ ਹਾਂ ਇੱਕ ਮੇਰਾ ਬੜਾ ਖ਼ਾਸ ਮਿੱਤਰ ਸੀ, ਬਚਪਨ ਤੋਂ ਅਸੀਂ ਇਕੱਠੇ ਸੀਗੇ ਖੇਡਦੇ ਰਹੇ ਹਾਂ ਤੇ ਖੇਡਣ ਤੋਂ ਬਾਅਦ ਮੁੰਡਾ UK ਚਲਾ ਗਿਆ UK ਜਾਣ ਤੋਂ ਬਾਅਦ ਉਹਨੂੰ ਮੇਰੇ ਹਾਲਾਤਾਂ ਦਾ ਪਤਾ ਹਾਲਾਤਾਂ ਦਾ ਪਤਾ ਲੱਗਿਆ ਮੈਨੂੰ phone ਆਇਆ ਬਾਈ ਵੀ ਬੜਾ ਮਾੜਾ ਹੋਇਆ ਜੇਲ ਦੇ ਵਿੱਚ ਤੇਰੇ ਤੇ ਪਰਚਾ ਪੈ ਗਿਆ ਆਹ ਚੀਜ਼ ਹੋ ਗਈ ਮੈਨੂੰ ਲੱਗਿਆ ਚੱਲ ਯਾਰ ਕੋਈ ਤਾਂ ਮੇਰੇ ਨਾਲ ਖੜਾ ਆ, ਚਲੋ ਕੋਈ ਗੱਲ ਨੀ ਆਹ ਨੀ ਖੜਾ ਉਹ ਨੀ ਖੜਾ ਚੱਲ ਇੱਕ ਯਾਰ ਦੋਸਤ ਤਾਂ ਮੇਰਾ ਨਾਲ ਖੜਾ ਵੀ ਚੱਲ ਕਿਤੇ ਨਾ ਕਿਤੇ ਮੇਰੀ ਆਹ ਮਦਦ ਜ਼ਰੂਰ ਕਰੂ ਚਲੋ ਤੇ ਮੈਨੂੰ ਪੁੱਛਿਆ ਵੀ ਕੋਈ help ਦੀ ਲੋੜ ਹੈ ਤੇ ਮੈਂ ਉਹਨੂੰ ਇਹ ਗੱਲ ਕਹੀ ਵੀ ਬਈ ਕੱਲ੍ਹ ਨੂੰ ਤੇਰੀ ਭਾਬੀ ਦਾ operation ਆਂ ਵੀ ਜੇ ਹੋ ਸਕੇ ਤਾਂ ਥੋੜ੍ਹੀ ਬਾਹਲੀ ਜੇ ਮਦਦ ਕਰ ਦੇਵੇਂ ਤਾਂ ਬਹੁਤ ਵਧੀਆ ਹੈ ਤੇ ਉਹ ਬੰਦੇ ਨੇ ਜਦੋਂ ਮੈਨੂੰ ਕਿਹਾ ਵੀ ਬਾਈ ਵੀ ਤੈਨੂੰ ਨਾ ਸਵੇਰੇ morning ਮੈਂ phone ਕਰਦਾਂ ਤੇ ਅਹ Number ਮੈਨੂੰ ਕਹਿੰਦਾ ਵੀ ਤੈਨੂੰ ਨਾ ਅਹ number ਲਿਖਾਵਾਂਗੇ payment ਲਈ ਮੈਂ ਕਿਹਾ ਠੀਕ ਹੈ ਬਾਈ ਵੀ ਤੈਨੂੰ ਸਵੇਰੇ phone ਕਰੂੰਗਾ ਤੇ ਅੱਜ ਮੇਰਾ ਬੇਟਾ ਲਗਪਗ ਸੱਤ ਸਾਲ ਦਾ ਹੋ ਗਿਆ ਤੇ ਉਸ ਬੰਦੇ ਦਾ ਦੁਬਾਰਾ phone ਨੀ ਆਇਆ ਉਸ ਬੰਦੇ ਦਾ ਦੁਬਾਰਾ Phone ਤੱਕ ਨੀ ਆਇਆ ਵੀ ਪਤਾ ਨੀ ਸ਼ਾਇਦ ਉਸ time ਮੇਰੀ help ਕਿੰਨੇ ਦੀ ਕਰ ਸਕਦਾ ਸੀ ਸ਼ਾਇਦ ਪੰਜ ਹਜ਼ਾਰ ਦੀ, ਦਸ ਹਜ਼ਾਰ ਦੀ, ਪੰਦਰਾਂ ਹਜ਼ਾਰ ਦੀ, ਵੀਹ ਹਜ਼ਾਰ ਦੀ ਇਹ ਅਸਲ ਚ ਅਸਲੀਅਤ ਹੈ ਤੁਹਾਡੀ ਅਸਲੀਅਤ ਵੀ ਜਦੋਂ ਤੁਹਾਡਾ ਮਾੜਾ ਸਮਾਂ ਆਉਂਦਾ ਨਾ ਤੁਹਾਡੇ ਨਾਲ ਕਿਸੇ ਨੇ ਨੀ ਖੜਨਾ ਚਾਹੇ ਕੋਈ ਵੀ ਕਰ ਲਓ ਤੁਸੀਂ ਸਮਾਂ ਬੀਤਿਆ ਬੇਟੇ ਦਾ operation ਹੋਇਆ ਹਮ ਬੇਟਾ ਹੋਇਆ ਮੇਰੇ ਤੇ ਉਸ time ਨਾ ਦਿਮਾਗ ਚ ਇੱਕ ਗੱਲ ਆ ਗਈ ਵੀ ਯਾਰ ਇੰਨੇ ਹਾਲਾਤ ਮਾੜੇ ਹੋ ਗਏ ਆ ਤੇਰੇ ਵੀ ਕਰੇਂਗਾ ਕੀ ਹੁਣ ਉਸ time ਯਾਦ ਆ ਗਈ ਬਠਿੰਡੇ ਵਾਲੀ ਰਵੀ ਬਠਿੰਡੇ ਜੇਲ ਚੋਂ ਇੱਕ ਮੁੰਡੇ ਦਾ phone ਆ ਗਿਆ ਜਿਹੜਾ ਮੁੰਡਾ ਉਸ time ਉੱਥੇ ਨਸ਼ੇ ਦੇ case ਚ ਬੰਦ ਸੀ ਉਹਦਾ phone ਆ ਗਿਆ ਮੈਨੂੰ

ਵੀ ਯਾਰ ਜਾਂ ਤੂੰ ਆਪਣੇ ਆਪ ਨੂੰ ਖ਼ਤਮ ਕਰ ਲਾ ਤੇ ਜਾਂ ਨੂੰ gangster ਬਣਕੇ ਨਾ ਚੰਗੀ ਜ਼ਿੰਦਗੀ ਆਪਦੀ ਫੈ family ਨੂੰ ਦੇ ਦੇ ਉਸ time ਇਹ life ਦੇ ਵਿੱਚ ਇਹ ਜ਼ਿੰਦਗੀ ਚ ਚੀਜ਼ਾਂ ਚੱਲਦੀਆਂ ਸੋ ਇਹ ਵੀ ਚੀਜ਼ ਨਿਕਲੀ ਹੌਲੀ ਹੌਲੀ ਸਮਾਂ ਜਦੋਂ ਨਾ ਕਹਿੰਦੇ ਨਾ ਸਮਾਂ ਬਹੁਤ ਵੱਡਾ ਬਲਵਾਨ ਹੁੰਦਾ, ਸਮਾਂ ਜਦੋਂ ਤੁਹਾਡੇ ਨਾਲ ਨਾ ਸ਼ੁਰੂ ਕਰਦਾ ਖੇਡਣਾ ਉਹ ਤੁਹਾਨੂੰ ਉਹ ਪਤਾ ਨੀ ਲੱਗਦਾ ਕਿਹੜੇ ਵੇਲੇ ਕਿਹੜੀ ਚੀਜ਼ ਕਦੋਂ ਹੋ ਜਾਣੀ ਆਂ, ਇਹ ਵੀ ਸਮਾਂ ਮੇਰਾ ਨਾਲ ਬੀਤ ਗਿਆ, ਲੜਦੇ ਢਹਿੰਦੇ ਬੀਤਿਆ, ਬੱਚਾ ਜਦੋਂ ਅਹ ਬੇਟਾ ਹੋਇਆ ਉਹਦਾ ਨਾਮ ਰੱਖਿਆ ਗੁਰਫਤਿਹ।

ਇੱਕ ਬੇਟਾ ਦੇ ਦਿੱਤਾ ਇੱਕ ਬੇਟੀ ਦੇਈਂ ਪਰ ਰੱਬ ਨੇ ਮੈਨੂੰ ਦੋ ਬੇਟੇ ਦਿੱਤੇ ਤੇ ਉਸ time ਮੈਨੂੰ ਮਨ ਦੇ ਵਿੱਚ ਨਾ ਮੇਰੀ mother ਨੂੰ ਕਿਹਾ ਮੰਮੀ ਇਹ ਮੈਂ ਸ਼ਾਇਦ ਤਾਂ ਦਿੱਤੇ ਹੈ ਵੀ ਜੇ ਇੱਕ ਭਰਾ ਤੇ ਮਾੜਾ ਸਮਾਂ ਆ ਜਾਊਗਾ ਨਾ ਤੇ ਦੂਜਾ ਭਰਾ ਉਹਦੇ ਨਾਲ ਖੜੇਗਾ ਜ਼ਰੂਰ ਸ਼ਾਇਦ ਇਸ ਕਰਕੇ ਮੇਰੇ ਵਾਹਿਗੁਰੂ ਨੇ ਇਹ ਦੋ ਬੱਚੇ ਦਿੱਤੇ ਨੇ ਸੋ ਸਮਾਂ ਬੀਤਿਆ ਹੌਲੀ ਹੌਲੀ ਸੋਚਿਆ ਵੀ ਨਹੀਂ ਵੀ ਕੰਮ ਨੀ ਗ਼ਲਤ ਕਰਨਾ ਹੁਣ ਇੱਕ ਵਾਰੀ ਤੂੰ ਨਜਾਇਜ਼ ਅਹ ਸੱਤ ਦਿਨ ਜੇਲ ਕੱਟੀ ਆ ਇਹ ਨਾ ਹੋਵੇ ਕਿਤੇ ਵੀ ਹੁਣ ਤੂੰ ਦੁਬਾਰਾ ਕੁਛ ਗ਼ਲਤ ਕੰਮ ਕਰ ਜਾਏ ਸਾਰੀ ਉਮਰ ਜੇਲ ਦੇ ਵਿੱਚ ਤੈਨੂੰ ਰਹਿਣਾ ਪੈ ਜਾਏ ਫਿਰ ਠਾਣਿਆ ਨਹੀਂ ਵੀ ਜ਼ਿੰਦਗੀ ਚ ਕੁਛ ਨਾ ਕੁਛ ਵਧੀਆ ਕਰਨਾ ਜ਼ਿੰਦਗੀ ਚ ਏਦਾਂ ਨਜ਼ਾਇਜ਼ ਨੀ ਮਰਨਾ, ਚਲੋ ਜੀ ਜ਼ਿੰਦਗੀ ਸ਼ੁਰੂ ਕੀਤੀ ਦੂਰ ਦਰਸ਼ਨ ਲਈ ਇੱਕ program ਸ਼ੁਰੂ ਕਰ ਦਿੱਤਾ।

ਸਾਨੂੰ ਸਾਡੇ ਸਿਰ ਤੇ ਪੈਸਾ ਚੜ੍ਹ ਗਿਆ ਤੇ ਇਹ ਪੰਜ ਲੱਖ ਰੁਪਇਆ ਲਾਉਣ ਲਈ ਕੋਲ ਹੈਨੀ ਸੀ ਕੁਛ ਵੀ ਤੇ ਕਿਵੇਂ ਕਰਦੇ ਕਿਵੇਂ ਲਾਉਣਾ ਲਾਉਣਾ ਕਿੱਥੋਂ ਆਂ ਠੀਕ ਹੈ ਜੀ ਜਿਹੜੇ ਬੰਦੇ ਕੋਲੋਂ ਵੀ ਪੈਸਾ ਲੈਣਾ ਉਸ time ਤੇ ਸਭ ਤੋਂ ਵੱਡੀ ਗੱਲ ਆ ਜਦੋਂ ਵੀ ਜਿਸ ਬੰਦੇ ਕੋਲੋਂ ਪੈਸਾ ਲੈਣਾ ਨਾ ਉਸ ਬੰਦੇ ਨੇ ਮੇਰੇ ਕੋਲੋਂ ਮੰਗਣਾ ਤੇ ਮੇਰੇ ਕੋਲ ਪੈਸਾ ਹੋਣਾ ਨਾ ਦੇਣ, ਉਸ ਬੰਦੇ ਨੇ ਫਿਰ ਮੇਰੇ ਤੇ ਝੂਠਾ ਪਰਚਾ ਦਰਜ਼ ਕਰਵਾ ਦਿੱਤਾ, ਥਾਣੇ ਚ ਕਹਿ ਕੇ ਵੀ ਇਹ ਤਾਂ ਕਬੂਤਰਬਾਜੀ ਕਰਦਾ ਇਹ ਤਾਂ ਫਲਾਨਾ ਕਰਦਾ ਵਾ ਧਿਮਕੜਾ ਕਰਦਾ, ਚਲੋ ਜੀ ਉਹ ਇੱਕ ਪਰਚਾ ਹੋਇਆ, ਦੋ ਪਰਚੇ ਹੋਏ, ਤਿੰਨ ਪਰਚੇ ਹੋਏ, ਚਾਰ ਪਰਚੇ ਹੋਏ ਤੇ ਚਾਰ ਪਰਚੇ ਜਦੋਂ ਹੋਏ ਨਾ ਕਿਸੇ ਨੇ ਅਹ ਪੰਜ ਲੱਖ ਦਾ ਪਾ ਦਿੱਤਾ case ਕਿਸੇ ਨੇ ਸੱਤ ਲੱਖ ਦਾ ਪਾ ਦਿੱਤਾ, ਇੱਕ ਤਾਂ ਹੈਰਾਨੀ ਵਾਲੀ ਗੱਲ ਸੀ ਦੋ ਹਜ਼ਾਰ ਉੱਨੀ ਵਿੱਚ ਜਦੋਂ last ਪਰਚਾ ਹੋਇਆ ਅਠਾਰਾਂ ਲੱਖ ਰੁਪਇਆ ਮੇਰੇ ਸਿਰ ਤੇ ਪਾ ਦਿੱਤਾ ਵੀ ਅਠਾਰਾਂ ਲੱਖ ਰੁਪਇਆ ਮੈਂ ਇਸ ਬੰਦੇ ਦੇ ਕੋਲੋਂ ਲੈਣਾ। ਤੇ ਮੈਂ ਕਿਹਾ ਬਾਈ ਤੇਰੀ ਤਾਂ payment ਇੰਨੀ ਹੈਨੀ ਸੀਗੀ ਵੀ ਤੂੰ ਇੰਨਾ ਮੇਰੇ ਨਾਲ ਨਜ਼ਾਇਜ਼ ਨਾ ਕਰ but ਨਹੀਂ ਪੁਲਿਸ ਦਾ ਜ਼ੋਰ, ਪੁਲਿਸ ਅੱਗੇ ਕੋਈ ਜ਼ੋਰ ਨੀ ਪੁਲਿਸ ਰੇਡਾਂ ਮਾਰਦੀ ਗਈ ਘਰ ਚ ਤੇ ਉਹ ਵਾਹਿਗੁਰੂ ਨੇ ਇੰਨੀ ਕਿਰਪਾ ਰਹੀ ਵੀ ਨਹੀਂ arrest ਨੀ ਹੋਏ ਦੁਬਾਰਾ arrest ਨਹੀਂ ਹੋਏ। ਤੇ ਮੌਕਾ ਮਿਲਿਆ ਜੱਜ ਸਾਹਿਬ ਦੇ ਕੋਲ ਜਦੋਂ file ਲੱਗਣੀ ਤੇ ਨਾਲ ਜੱਜ ਸਾਹਿਬ ਨੂੰ ਕਹਿਣਾ ਜੱਜ ਸਾਹਿਬ ਅਸੀਂ ਪੈਸੇ pay ਕਰਨੇ ਹੈ ਦੇਣੇ ਆਂ, ਤੇ ਸੌ ਜੱਜ ਸਾਹਿਬ ਨੇ ਜਮਾਨਤ accept ਕਰ ਲੈਣੀ ਤੇ ਸਮਾਂ ਚੱਲਦਾ ਗਿਆ ਹੌਲੀ ਹੌਲੀ ਅੱਗੇ ਨੂੰ ਵੱਧਣਾ ਸ਼ੁਰੂ ਹੋ ਗਿਆ ਜਦੋਂ ਦੋ ਹਜ਼ਾਰ ਛੋਲਾਂ ਦੇ ਵਿੱਚ ਛੋਲਾਂ ਦੇ ਵਿੱਚ ਜਾ ਕੇ ਇੱਕ ਸਾਡੇ ਕੋਲ ਅਹ music director ਸੀਗੇ ਉਹਨਾਂ ਨਾਲ ਗੱਲ ਹੋਈ ਤੇ ਮੈਨੂੰ ਕਹਿੰਦੇ ਇੱਕ music company ਸ਼ੁਰੂ ਕਰ music company ਸ਼ੁਰੂ ਕਰ ਦਓ ਮੈਨੂੰ ਕੁਛ ਪਤਾ ਨੀ ਸੀ ਉਸ ਬਾਰੇ ਤੇ ਮੇਰੇ ਕੋਲ ਉਹ ਕਹਿੰਦੇ ਵੀ paid ਆ ਪੱਚੀ ਹਜ਼ਾਰ ਰੁਪਇਆ ਲੈਣਾ ਉਹਨਾਂ ਨੇ ਚੈਨਲ ਬਣਾ ਕੇ ਦੇਣ ਦਾ ਤੇ ਤੁਸੀਂ ਇਹ ਚੈਨਲ ਬਣਾਓ ਉਸ time ਮੈਨੂੰ ਲੱਗਦਾ ਮੇਰੇ ਕੋਲ ਪੰਦਰਾਂ ਹਜ਼ਾਰ ਰੁਪਇਆ ਜੇਬ ਚ account ਦੇ ਵਿੱਚ ਸੀ ਇੱਕ ਮੇਰੇ ਬਹੁਤ ਅਜੀਜ਼ ਮਿੱਤਰ ਮੇਰੀ ਇੱਕ family ਵਾਂਗੂ ਸੀਗੇ ਜਿਹਨਾਂ ਨੇ ਮੈਨੂੰ ਬਹੁਤ ਸਮੇਂ ਮਾੜੇ ਸਮੇਂ ਚ ਮੇਰੇ ਨਾਲ ਖੜੇ। ਉਹਨੇ ਸਲਾਹ ਦਿੱਤੀ ਬਾਈ ਇੰਨੇ loss ਖੱਟ ਲੈ ਚੱਲ ਪੰਦਰਾਂ ਹਜ਼ਾਰ ਹੋਰ ਸਹੀ ਤੇ ਉਹ ਪੰਦਰਾਂ ਹਜ਼ਾਰ ਵੀ ਜੇਬ ਚੋਂ ਕੱਢ ਕੇ ਅਸੀਂ account ਚ ਪਾ ਕੇ ਦੇ ਦਿੱਤਾ ਉਹਨੇ ਸਾਨੂੰ ਇੱਕ ਚੈਨਲ ਦਾ ਬਣਾ ਦਿੱਤਾ ਵੀ ਆਹ ਤੁਹਾਡਾ ਚੈਨਲ ਆ ਪਰ ਉਹ ਵੀ ਕੀ ਸੀ ਉਹਦੇ ਵਿੱਚ ਅਸੀਂ music

ਜਦੋਂ ਵੀ ਕਿਸੇ ਪਾਸੇ ਲਾਇਆ ਨਾ ਪੂਰਾ hundred percent ਕਰਕੇ ਲਾ ਵੀ ਜ਼ਿੰਦਗੀ ਚ ਕੁਛ ਕਰਕੇ ਜਾਵਾਂ, ਨਕੋਦਰ ਦੇ ਵਿੱਚ ਇੱਕ office ਖੋਲਿਆ ਨਕੋਦਰ ਜਦੋਂ office ਖੋਲਿਆ ਤੇ office ਕਿੱਥੇ ਮਿੱਤਰ ਦਾ ਯਾਰ ਦੋਸਤ ਦਾ office ਸੀ ਉਹਨਾਂ ਨੇ ਮੈਨੂੰ ਗੱਲ ਕੀਤੀ ਵੀ ਸਾਡੇ ਨਾਲ partnership ਕਰ Partnership ਕਰ ਲਈ ਉਸ time ਪੈਸੇ ਦੀ ਕਮੀ ਬਹੁਤ ਸੀਗੀ ਕਿਉਂਕਿ ਪੈਸਾ ਹੈ ਹੀ ਨੀ ਸੀ ਕੋਲ ਤੇ ਉਹਨਾਂ ਨੇ ਕਿਹਾ ਵੀ office ਮੇਰਾ ਕੰਮ ਤੇਰਾ ਤੂੰ ਕੰਮ ਕਰਨਾ ਤੂੰ ਕੁਛ ਨੀ ਕਰਨਾ, ਤੂੰ ਸਿਰਫ਼ ਕੰਮ ਕਰਨਾ ਦਿਮਾਗ ਤੂੰ ਆਪਣਾ ਲਾ ਅਸੀਂ ਤੇਰੀ help ਕਰਾਂਗੇ ਪੈਸੇ, ਠੀਕ ਹੈ ਬਾਈ ਇੱਕ ਪਾਸੇ ਅਹ office ਚ ਜਾਣਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਮੇਰੇ ਅਹ wife ਨੂੰ ਤੇ mother ਨੂੰ ਮੇਰੇ ਨੂੰ ਕਹਿਣ ਲੱਗ ਪੈਣਾ ਵੀ ਕਿਸੇ ਬਾਬੇ ਕੋਲੋਂ ਪੁੱਛਾਂ ਪੁੱਛ ਲਓ ਵੀ ਕੰਮ ਨੀ ਚੱਲਦਾ, ਸ਼ਾਇਦ ਕੋਈ ਭੁੱਲ ਨਾ ਹੋ ਗਈ ਹੋਵੇ ਸ਼ਾਇਦ ਕੋਈ ਆਹ ਚੀਜ਼ ਨਾ ਹੋ ਗਈ ਹੋਵੇ ਹਨਾ ਪਰ ਇੱਕ ਸੀਗਾ ਜਦੋਂ stock market ਚ ਕੰਮ ਕਰਦੇ ਸੀ ਉਸ time ਮੈਂ ਕਾਫ਼ੀ ਵਿਗੜ ਗਿਆ ਜਦੋਂ office ਮੇਰਾ system ਬੰਦ ਹੋਇਆ ਬਹੁਤ ਵਿਗੜਿਆ ਸੀ ਤੇ ਮੈਨੂੰ ਪਤਾ ਸੀ ਵੀ ਜਦੋਂ ਵੀ ਕਦੇ ਕੋਈ ਪੁੱਤ ਵਿਗੜਦਾ ਨਾ

ਅਹ ਜਦੋਂ ਇਹ ਚੀਜ਼ ਹੋਣੀ ਅਹ ਚੀਜ਼ ਹੋਈ ਤੇ ਮੈਨੂੰ ਮੇਰੀ wife ਨੇ ਕਹਿਣਾ ਵੀ ਬਾਬੇ ਕੋਲ ਜਾਣਾ ਚੱਲ ਸਾਡੇ ਨਾਲ, ਮੈਂ ਉਹਨਾਂ ਨੂੰ ਬਹੁਤ ਮਨਾ ਕੀਤਾ ਵੀ ਇਹ ਪਾਖੰਡਬਾਜ ਆ ਇਹਨੇ ਇਹ ਸਾਡਾ ਸਾਡੇ ਲਈ ਨਹੀਂ ਹੈਗਾ, ਸਾਡੀ ਸਿੱਖੀ ਧਰਮ ਸਾਡੇ ਲਈ ਆ ਸਾਡੇ ਲਈ ਹੋਰ ਇਹ ਨਹੀਂ ਹੈਗੇ

ਇਹ ਭਾਵੇਂ ਸੱਚ ਆ ਝੂਠ ਆ ਮੈਨੂੰ ਨੀ ਪਤਾ ਪਰ ਮੈਂ ਪਾਖੰਡ ਮੂਹਰੇ ਨਹੀਂ ਝੁਕਣਾ ਤੇ ਉਹ ਬਾਬਾ ਵੀ ਮੈਨੂੰ ਦੇਖ ਕੇ ਵੀ ਜ਼ਿਆਦਾ ਭੜਕ ਗਿਆ ਵੀ ਇਹ ਤਾਂ ਅਹ ਗ਼ਲਤ ਪਾਸੇ ਨੂੰ ਹੋ ਗਿਆ ਮੈਨੂੰ ਕਹਿੰਦਾ ਤੇਰਾ ਜੇ ਤੂੰ ਇੰਨਾ ਹੀ ਵੱਡਾ ਸੱਚਾ ਸੀਗਾ ਤੇਰਾ ਰੱਬ ਨੇ ਤੇਰਾ ਕੰਮ ਕਿਉਂ ਰੋਕ ਦਿੱਤਾ ਫਿਰ ਜੇ ਤੇਰੇ ਰੱਬ ਨੇ ਤੇਰਾ ਕੰਮ ਕਿਉਂ ਰੋਕ ਦਿੱਤਾ, ਮੈਂ ਕਿਹਾ ਵੀ ਉਹ ਰੱਬ ਨੇ ਨੀ ਰੋਕਿਆ ਉਹ ਮੇਰੇ ਕੰਮਾਂ ਕਰਕੇ ਰੁੱਕਿਆ ਕਿਉਂਕਿ ਮੇਰੇ ਲੱਛਣ ਮਾੜੇ ਸੀਗੇ ਕਹਿ ਸਕਦੇ ਹਾਂ ਮੇਰਾ ਉਸ time ਵਿਗੜਿਆ ਹੋਇਆ

ਲੈ ਕੇ ਉਹਨੂੰ ਦ ਦਰਿਆ ਚ ਸੁੱਟੇ ਆ, ਕਦੇ ਉਹਨੇ ਕਹਿਣਾ ਬੱਕਰੇ ਦਾ meat ਘਰਦੇ ਵਿੱਚ meat ਮਨਾਹ ਹੋ ਗਿਆ ਪਰ ਬੱਕਰੇ ਦਾ meat ਦਰਿਆ ਤੇ ਜ਼ਰੂਰ ਸੁੱਟਣਾ ਸੀ ਪਾਖੰਡ ਸ਼ੁਰੂ ਹੋ ਗਿਆ ਮੈਂ wife ਨੇ ਮੈਨੂੰ ਕਹਿਣਾ ਹੁਣ wife ਦਾ ਦਿਲ ਰੱਖਣਾ ਵਾਸਤੇ ਮੈਨੂੰ ਕਿਉਂਕਿ ਮੇਰੀ wife ਨੇ ਮਾੜੇ ਸਮੇਂ ਚ ਮੇਰਾ ਬਹੁਤ ਸਾਥ ਦਿੱਤਾ ਸੀ ਤੇ ਮੈਨੂੰ ਉਹਦਾ ਦਿਲ ਰੱਖਣ ਵਾਸਤੇ ਮੈਨੂੰ ਕੁਛ ਨਾ ਕੁਛ ਕਰਨਾ ਮੈਂ ਸਮਾਨ ਲੈਣਾ ਤੇ ਦਿਖਾਵਾ ਕਰਕੇ ਵੀ ਮੈਂ ਸੁੱਟੇ ਆਉਂਦਾ ਦਰਿਆ ਦੇ ਵਿੱਚ ਮੈਂ ਆਹ ਕਰੇ ਆਉਂਦਾ ਮੈਂ

ਇੱਥੇ ਸਿਰ ਨੀ ਝੁਕਾਉਂਦਾ ਮੈਂ ਕਿਹਾ ਬਾਬਾ ਜੀ ਅੱਜ ਤੁਹਾਡੇ ਨਾਲ ਮੇਰਾ ਵਾਅਦਾ ਰਹਿ ਗਿਆ ਦੋ ਮਹੀਨੇ ਦੇ ਸਮੇਂ ਦੇ ਵਿੱਚ ਵਿੱਚ ਜੇ ਦੋ ਮਹੀਨਿਆਂ ਦੇ ਵਿੱਚ ਮੈਂ ਕਾਮਯਾਬ ਨਾ ਹੋਇਆ, ਮੇਰਾ ਵਾਹਿਗੁਰੂ ਨੇ ਮੇਰਾ ਕੰਮ ਨਾ ਚਲਾਇਆ ਤੇ ਮੈਂ ਤੁਹਾਡੇ ਪੈਰਾਂ ਦੇ ਵਿੱਚ ਡਿਗੂੰ ਪਰ ਜੇ ਮੇਰਾ ਕੰਮ ਵਾਹਿ ਹੈਲੋ

ਅਸੀਂ ਵੀ ਠੀਕ ਠਾਕ, ਤੁਸੀਂ ਸੁਣਾਓ ਠੀਕ ਠਾਕ ਜੇ

ਦਾਲ ਹੀ ਦਹੀਂ ਸੀ ਨਾਲੇ ਆਂਡੇ ਬਣਾਲੈ ਸੀ ਜਦੋਂ ਰੋਟੀ ਖਵਾਂਲੀ ਓਹਨਾਂ ਨੂੰ ਚਲੋ ਠੀਕ ਆ, ਫੇਰ ਪ੍ਰਹੁਣੇ ਆਇਆ ਤੇ ਤਾਂ ਬਣਾਉਣ ਈ ਨਾ ਕੁਸ਼ ਨਾ ਕੁਸ਼ ਜਿਦਣ ਦੀ ਮੈਂ ਠੀਕ ਨੀ, ਓਦਣ ਦੇ ਪ੍ਰਹੁਣੇ ਵੀ ਬੜੇ ਆਉਂਡੇ ਆ, ਤੇ ਇੱਕ ਆਹਾ ਪਕੋੜੇ ਬੜੇ ਵਾਰੀ ਕੱਢੇ ਆ ਫੇਰ ਪਤਾ ਲੈਣ ਆਉਣਾ ਈ ਆ, ਕ ਜਿਨੇ ਸੁਣਨਾ ਓਨੇ ਈ ਆਉਣਾ ਆ ਆਹੋ ਆਹੋ, ਏ ਰਹਿ ਗਏ ਹੀ, ਏ ਵੀ ਅੱਜ ਹੋਕੇ ਗਏ ਆ ਗੇ ਆਹੋ ਹੋਰ ਜਿਨੇ ਸੁਣਨਾ ਓਨੇ ਈ ਆਉਣਾ

ਤੇ ਕੋਈ ਦੇਖਲਾ ਵੜਿਆ ਨੀ, ਨਾ ਕਿਸੇ ਨੇ ਫੋਨ ਕਰਕੇ ਪੁੱਛਿਆ ਨਾ ਕਿਸੇ ਪੁੱਛਿਆ ਕੀ ਹਾਲ ਆ ਤੇ ਕੀ ਨਈਂ

ਮੈਂ ਕੋਈ ਨੀ ਓਹਿਆ ਜਾ, ਮਹਾ ਚਲੋ ਦਫਾ ਹੋਵੋ, ਮਹਾ ਮੈਨੂੰ ਨੀ ਪਰਵਾਹ ਤੁਹਾਡੀ

ਤੁਸੀਂ ਨੀ ਕਿਸੇ ਨੂੰ ਪੁੱਛਦੇ ਗਿੱਛਦੇ ਕਿ ਮੈਨੂੰ ਕਾੜੀ ਤੁਹਾਡੀ ਪਰਵਾਹ ਵਾ ਆਹੋ ਕਿ ਆਹੋ ਆਹ ਅਮ ਕਿਤੇ ਫੋਨ ਕਰਕੇ ਵੀ ਏਨਾ ਨੇ ਪੁੱਛਿਆ ਹੋਏ ਵੀ ਕੀ ਹਾਲ ਕਿ ਕੀ ਨਈਂ, ਕੀ ਗੱਲ ਹੋਈ, ਕਿਤਰਾਂ ਹੋਈ ਕਿਤਰਾਂ ਨਈਂ ਹੋਈ ਨਾ ਹਮ ਕਿਤੇ ਸਿਆਣਦੀ ਆ ਕਿਤੇ ਫੋਨ ਕਰਕੇ ਏਨਾ ਮੈਨੂੰ ਪਰੀਆਂ ਨੇ ਪੁੱਛਿਆ ਕਦੇ ਅੱਛਾ ਓਹੀ ਜਿਹੜੇ ਓਦਣ ਆਏ, ਤੁਸੀਂ ਟੱਕਰੇ ਨੀ, ਮੁੜਕੇ ਆਏ ਨੀ ਆ ਮੁੜਕੇ ਓਹਨਾਂ ਨੇ ਫੋਨ ਈ ਨੀ ਕੀਤਾ, ਤੇ ਮੈਂ ਵੀ ਨੀ ਕੀਤਾ

ਹੁਸਨ ਵੀ ਠੀਕ ਠਾਕ ਨੀ ਰਹਿੰਦੀ, ਓਹਨੁ ਮੈਂ ਫੋਨ ਫਾਨ ਕਰਦੀ ਰਹਿਣੀ ਆ ਨਾ, ਹੁਸਨ ਨੂੰ

ਓਹਨਾਂ ਦੋਵਾ ਜੀਆਂ ਦਾ ਹਾਲ ਚਾਲ ਪੁੱਛਦੀ ਰਹਿਣੀ ਆਂ ਨਾ ਭਾਬੀ ਆਂਦੀ ਮੈਂ ਫੋਨ ਕਰਨਡੀ ਆਂ ਫੋਨ ਨੀ ਲੱਗਣਡਿਆ, ਮਹਾ ਆਹੋ ਮੈਂ ਬੰਦ ਕੀਤਾ ਹੋਇਆ ਸੀ ਨਾ

ਮਹਾਂ ਮੈਂ ਨੀ ਏਹੋ ਜੇ ਪਲਾਲ ਜਾਣਦੀ ਹੁੰਦੀ ਆਹੋ ਆਹੋ ਕਰੇ ਇਸੇ ਤਰ੍ਹਾਂ ਈ ਮੈਨੂੰ ਨੈਣ ਕਹੇ ਮੈਨੂੰ ਨੀ ਕਿਸੇ ਦੀ ਪ੍ਰਵਾਹ ਮਹਾਂ, ਮਹਾਂ ਮੈਨੂੰ ਨੀ ਕਿਸੇ ਦੀ ਹੈ ਮੈਨੂੰ ਆਪਣਾ ਈ ਰੱਬ ਸਾਂਭਣ ਡਿਆ ਰਬ ਸਮਜਦੇ ਆ ਜਿਹਨੂੰ ਸਬ ਸਬਾਂਹ ਸਾਂਬਣ ਵਾਲਾ ਚਾਚੀ ਕੋਈ ਤੁਹਾਡਾ ਹੋਵੇ ਜੇ ਓਹਨੇ ਰੱਬ ਨੇ ਬਲਦੀ ਅੱਗ ਚੋਂ ਬਚਾਲਿਆ, ਤਾਂ ਮਹਾਂ ਗਾੜੀ ਵੀ ਓਹੀਂ ਸਾਂਬਣਡਿਆ ਸਾਨੂੰ ਮਹਾਂ ਓਹੀ ਸਾਂਬਣਡਿਆ ਓਦੇ ਤੋਂ ਬਗੈਰ ਨੀ ਕੁਸ਼ ਕਾਹੇ ਜੋਗਾ ਨਾ ਸਾਡੇ ਰਿਸਤੇਦਾਰ ਸਾਂਬਦੇ, ਤੇ ਨਾ ਸਾਡੇ ਭੈਣ ਭਰਾ ਸਾਂਬਦੇ ਨੇ ਹਾਂ, ਸਾਨੂੰ ਖੁਦਾ ਹੀ ਸਾਂਬਦਾ ਏ ਸਾਨੂੰ ਮਹਾਂ ਜੇ ਓਨੇ ਬਲਦੀ ਅੱਗ ਚੋਂ ਬਚਾਲਿਆ ਤੇ ਮਹਾਂ ਕੋਈ ਨੀ ਗਾੜੀ ਵੀ ਓਹਨੇ ਬਚਾ ਈ ਦੇਣਾ

ਮੈਂ ਤੇ ਉਹਦੇ ਸਿਰ ਤੇ ਸੁਟਿਆ ਵਾ ਕਿ ਤੁਹੀਂ ਸਭ ਕੁਸ਼ ਕਰਨ ਵਾਲਾ ਆਂ

ਹਾਂਜੀ ਹਾਂਜੀ ਹੋਰ

ਕੋਈ ਗੱਲ ਨੀ ਏਸੇ ਤਰਾਂ ਈ ਗਾ

ਹੋਰ ਮੇਰੇ ਆ ਜੋਤੀ ਵਾਲੇ ਅਮਨ ਵਾਲੇ ਜੇੜੇ ਏ ਚੰਗੇ ਆ ਹਸਪਤਾਲ ਈ ਪਹੁੰਚਗੇ ਹੀ ਗੇ ਜਿਦਣ ਮੈਂ ਠੀਕ ਨੀ ਹੀ, ਬੱਸ ਤੇ ਹਸਪਤਾਲ ਚਲਗੇ ਹੀ ਗੇ ਸਾਡੇ ਤਾਂ ਕੋਈ ਰਿਸਤੇਦਾਰ ਵੀ ਨੀ ਚੰਗਾ ਕੋਈ

ਕਰਮ ਈ ਸਾਡੇ ਏਸ ਤਰਾਂ ਦੇ ਤੇ ਨੇਹਾ ਵਾਲੇ ਕਹਿੰਦੇ ਸੀ ਅਸੀਂ ਸਬਜ਼ੀ ਲੈ ਕੇ ਗਏ ਸਾ ਤੇ ਓਹਨਾਂ ਫੋਨ ਤੇ ਦੋ ਤਿਨ ਵਾਰੀ ਪੁੱਛਲਿਆਂ ਸੀਗਾ ਹੋਰ ਣੀ ਕਿਸੇ ਤਰਾਂ ਪੁੱਛਿਆ ਹੋਰ ਹੰਜੀ ਠੀਕ ਠਾਕ ਜੇ ਤੁਸੀਂ ਸੁਣਾਓ, ਠੀਕ ਨਿੱਕਾ ਜਿਹਾ ਠੀਕ ਠਾਕ ਚਲੋ ਠੀਕ ਈ ਚਾਹੀਦਾ ਕੁੜੀਆ ਕੀ ਕਰਦੀਆ ਜਾਂਦੀਆ ਸਕੂਲੇ ਹਾਂ ਹਾਂ ਜਾਂਦੀਆ ਅਜੇ ਉਹਨੂੰ ਪੰਦਰਾਂ ਤਰੀਕ ਤੋਂ ਛੁੱਟੀਆ ਪੈਨੀਆ ਤੇ ਛਨਾ ਅੱਜ ਆ ਗਈ ਕਹਿੰਦੇ ਮੈਂ ਨਾਨੀ ਕੋਲ ਜਾਣਾ, ਮੈਨੂੰ ਛੁੱਟੀਆ ਪੈ ਗਈਆ ਐ ਉਹਨਾਂ ਨੂੰ ਪੈ ਗਈਆ ਛੁੱਟੀਆ ਕੁੜੀਆ ਨੂੰ ਹਾਂ ਓਹਨਾਂ ਨੂੰ ਪੈ ਗਈਆ ਸੀਗੇ ਹਾਂਜੀ ਹਾਂਜੀ ਉਹਨਾਂ ਨੂੰ ਪੈ ਗਈਆ ਸੀ ਇਹਨਾਂ ਨੂੰ ਤੇ ਅਜੇ ਪੈਨੀਆ ਨੇ ਖਰੇ ਕਿੰਨੀ ਤਰੀਕ ਤੋਂ ਪੈਨੀਆ ਅਨਸ਼ੂ ਹੁਣਾ ਨੂੰ ਅੱਛਾ ਮਹਿਮਾ ਕਹਿੰਦੀ ਪੰਦਰਾਂ ਦੇ ਪੈਨੀਆ ਤੇ ਅੰਸ਼ ਕਹਿਦਾ ਵੀ ਪੰਜ ਤੇ ਪੈਨੀਆ ਹਾਂਜੀ ਆਹੋ ਚਲੋ ਕੋਈ ਗੱਲ ਨੀ ਘਰ ਵੀ ਨਿਆਣਿਆ ਗੋਡੇ ਗੋਡੇ ਸਤਾਉਣਾ ਈ ਆ ਗਾ, ਚੰਗਾ ਸਗੋਂ ਸਕੂਲ ਜਾਂਦੇ ਐ ਤੇ ਚਲੋ ਕੋਈ ਨਾ ਪੰਦਰਾਂ ਤਰੀਕ ਵੀ ਆਗੀ ਹਮ ਮਾਂ ਦੇ ਨਾਲ਼ ਕਹਿਦਾ ਮੈ ਤੇ ਖੇਡਣ ਜਾਣਾ ਵਾ ਆਹੋ ਆਹੋ ਉਹਨੂੰ ਵੀ ਓਹ ਜਿਆਦਾ ਅਕਾਸ਼ ਹੁਣਾ ਨਾਲ਼ ਰਹਿੰਦਾ ਐ ਆਹੋ ਉਹਨੂੰ ਬੜਾ ਖੇਡਣ ਦਾ, ਬਹੁਤਾ ਈ ਲਾਲਚ ਐ ਉਹਨੂੰ ਖੇਡਣ ਦਾ ਮੈਂ ਕਿਹਾ ਤੇਰੀ ਪੜਨ ਦੀ ਉਮਰ ਵਾ ਤੇ ਤੂੰ ਪੜਿਆ ਕਰ ਤੂੰ ਏਹੋ ਜਿਹਾ ਕੰਮ ਨਾ ਕਰਿਆ ਕਰ ਕਹਿਦਾ ਮੈਂ

ਓਹਨਾਂ ਦੇ ਨਾਲ਼ ਹੀਂ ਲੱਗਾ ਰਹਿੰਦਾ ਨਾਲੇ ਚੱਲ ਚਾਚੀ ਚੰਗੇ ਆ ਗੇ ਮੁੰਡੇ, ਚੰਗਿਆ ਮੁੰਡਿਆ ਨਾਲ਼ ਨੀ ਕੋਈ ਗੱਲ ਹੁੰਦੀ ਬੜੇ ਚੰਗੇ ਨੇ ਓਹ ਅਕਾਸ਼ ਦੇ ਮਗਰ ਮਗਰ ਅੱਛਾ ਜਿਦਣ ਦਾ ਕੈਸੇ ਹੋਇਆ ਵਾ ਉਹ ਮਨਜੀਤ ਬਸ ਉਹਦੇ ਨਾਲ਼ ਈ ਬਸ ਉਹਦੇ ਨਾਲ਼ ਨਾਲ਼ ਜਿੱਥੇ ਜਾਂਦਾ ਉਹਦੇ ਨਾਲ਼ ਨਾਲ਼ ਏ ਆਹੋ ਨਿਆਣੇ ਇਸਤਰਾਂ ਈ ਕਰਦੇ ਆ ਹੰਜੀ ਹੰਜੀ ਹਾਂਜੀ ਹਾਂਜੀ

ਬੈਠਾ ਰਹਿੰਦਾ ਐ ਤੇ ਖੇਡਦਾ ਰਹਿੰਦਾ ਐ ਉਹਨੂੰ ਮੈਂ ਕਹਿੰਦੀ ਓਹਨਾਂ ਦਾ ਦੁੱਧ ਲੈਣ ਆਊਗਾ ਕਦੇ ਆਹੋ ਘਰ ਆਖੀਏ ਨਾ ਪਾਣੀ ਦਾ ਘੁੱਟ ਦੇ ਫਾਂ ਪਾਣੀ ਫੜਾ ਪਿਲੋ ਉਠ ਕੇ ਤਾਂ ਕਿ ਪੀਤਾ ਨੀ ਜਾਂਦਾ ਨੀ ਤੇਰੇ ਤੋਂ ਉਠ ਕੇ, ਸਗੋਂ ਮੈਨੂੰ ਵੀ ਦੇ ਤੇ ਮੈਂ ਕਿਹਾ ਛਿੱਤਰ ਦੇਖੀ ਕਿਸ ਤਰਾਂ ਖਾਣਾ ਵਾ ਭੂਏ ਚੜ ਗਿਆ ਮੈਂ ਕਿਹਾ ਹਾਂ ਰੋਟੀ ਰੁਟੀ ਪਕਾਈ ਆ ਨਾ ਰੋਟੀ ਜਾ ਕੇ ਪਕਾਉਣੀ ਐ ਮੈਂ ਕੋਈ ਨਾ ਸਬਜ਼ੀ ਬਣਾ ਗਈ ਆ

ਹਾਂ ਸਬਜ਼ੀ ਹੈਗੀ ਐ ਰੋਟੀਆ ਲਾ ਲੈਣੀਆ ਚਾਰ ਏਸ ਵੇਲੇ ਚਾਚਾ ਤੇਰਾ ਘੱਟ ਈ ਰੋਟੀ ਖਾਂਦਾ ਵਾ ਇੱਕ ਅੱਧਾ ਫੁਲਕਾ ਖਾਂਦਾ ਐ ਉਹ ਸਾਰਾ ਠੀਕ ਆ ਠੀਕ ਐ ਏਸੇ ਤਰਾਂ ਬਜ਼ੁਰਗ ਐ ਤੇ ਮੈਂ ਆਪ ਇੱਕ ਅੱਧਾ ਖਾਂਦੀ ਹੁੰਦੀ ਮੈਂ ਆਪ ਨੀ ਰਾਤ ਨੂੰ ਰੋਟੀ ਰੁਟੀ ਖਾਂਦੀ ਆਹੋ ਆਹੋ ਚੱਲ ਭੈਣਾਂ ਜਿੰਨਾ ਤੱਕ ਜਿਓਂਦਾਂ ਰੱਬ ਸਬਾਲ ਕੇ ਰੱਖੇ ਏਹਨਾ ਨੂੰ ਚਾਰ ਪੈਸੇ ਲਾ ਛੱਡੇ ਤੁਸਾਂ ਏਸੇ ਕਰਕੇ ਵਿਚਾਰੇ ਤੇ ਫਿਰਦੇ ਟੁਰਦਿਆ ਈ ਬੰਦਾ ਲੈ ਜੇ ਜਦੋਂ ਉਹਨੇ ਖੜਨਾ ਫੇਰ ਥੋਨੂੰ ਪੁੱਛਣਾ ਨੀ ਕਿਸੇ ਨੂੰ, ਤੇ ਜਿੰਨਾ ਤੱਕ ਜ਼ਿੰਦਗੀ ਆ ਓਸ ਬੱਚਾ ਕੇ ਈ ਰੱਖਣਾ ਬਲਦੀ ਅਗ ਚੋ ਬਚਾ ਲੈਣਾ ਉਹਨੇ

ਨਹੀਂ ਤਾਂ ਜਿਦਾਂ ਜਦ ਲਿਆਂਦਾ ਸੀ ਮੁੰਡੇ ਨੇ ਮੇਰਿਆ ਤਾਂ ਅੱਖਾਂ ਗਾੜੀ ਨੇਰਨੀ ਫੁੱਲ ਗਈਆ ਸੀ ਮੈਨੂੰ ਤਾਂ ਪਤਾ ਈ ਨੀ ਲੱਗਦਾ ਸੀ ਕੁਸ਼, ਕੀ ਬਣਿਆ ਤੇ ਕੀ ਨਹੀਂ ਬਣਿਆ ਏਹ ਮੈਨੂੰ ਤੇ ਆਪ ਸੁਣ ਕੇ ਮੈਂ ਕਿਹਾ ਲੱਲਾ ਚਾਚੀ ਸਾਨੂੰ ਕਹਿੰਦੀ ਸੀ ਮੈਂ ਤੁਹਾਡੇ ਨਾਲ ਜਾਣੀ ਆ, ਤੇ ਆਪ ਸੱਟ ਲੱਗਗੀ ਵਿਚਾਰੇ ਨੂੰ ਹੋਰ ਕੀ ਮੈਂ ਤਾਂ ਅੱਗੇ ਆਖਣ ਡਈ ਮੈਂ ਕਿਹਾ ਕਿਹੜੇ ਕਰਮਾਂ ਨੂੰ ਉਹਨੇ ਕੁੜੀ ਨੇ ਖੜਿਆ ਨੀ ਮੈਂਨੂੰ ਨਾਲ਼ ਨਹੀਂ ਮੈਂ ਤੇ ਤਿਆਰ ਹੋਈ ਸਾ ਮਗਰੋਂ ਕਿਸੀ ਨੇ ਵੀ ਨੀ ਸੀ ਸਾਂਬਣਾ ਘਰ ਕੋਈ ਹੈ ਨੀ ਸੀ ਮਗਰੋਂ ਕਿਹਨੇ ਸਾਂਬਣਾ ਸੀ

ਮੈਂ ਆਖੈ ਮੇਰਾ ਪਿਓ ਟੱਟੀਆ ਲੱਗੀਆ ਓਹਨੇ, ਮੈਂ ਕਿਹਾ ਦਵਾਈ ਦੁਵਾਈ ਲਈ ਕੀ ਗੱਲ ਹੋਈ ਕਿਸਤਰਾਂ ਲੱਗ ਗੀਆ ਟੱਟੀਆ ਤੇ ਨਹੀਂ ਅਖੈ ਸ਼ਰਾਬ ਜਿਆਦਾ ਪੀਤੀ ਗਈ ਸੀ ਨਹੀਂ ਚਾਚੀ ਗਿਆ ਹੁਣ ਕਮਰੇ ਪਾਉਣ ਮੈਂ ਤਾਂ ਬੜਾ ਧਨਵਾਦ ਰੱਬ ਦਾ ਕੀਤਾ ਹਮ ਬੜਾ ਵੱਡਾ ਛੱਤਣ ਡਿਆ ਹੁਣ ਨਹੀਂ ਹੁਣ ਛੱਡ ਦੇ ਹੁਣ ਬੜਾ ਤੂੰ ਵੇਖ ਲਿਆ, ਬੜਾ ਕੁਸ਼ ਖਾ ਕੇ ਵੇਖ ਲਿਆ ਤੂੰ ਛੱਡ ਦੇ ਹੁਣ ਖੈੜਾ ਇਹਨਾਂ ਦਾ ਨਹੀਂ ਹੁਣ ਕਮਰੇ ਪਾਉਣ ਡਿਆ ਕਮਰੇ ਪਾਉਣ ਡਿਆ ਹੁਣ ਤੇ ਘਰ ਉਜੜ ਗਿਆ ਵਾ ਤੇ ਹੁਣ ਵੀ ਸਗੋਂ ਹੁਣ ਈ ਸਬਰ ਕਰ ਆਹੋ ਆਹੋ ਹੁਣ ਕਮਰੇ ਪਾਉਣ ਡਿਆ ਕਿੰਨੀ ਵੱਡੀ ਕੋਠੀ ਸ਼ੁਰੂ ਕੀਤੀ ਪਾਉਣੀ ਹੁਣ ਉਹਨੇ ਚੱਲ ਚੰਗਾ ਭੈਣਾਂ ਰੱਬ ਹਿਮਤ ਤਾਖਤ ਦੇਵੇ ਉਹਨੂੰ ਅਕਲ ਬੁੱਧ ਪਾਵੈ ਉਹਨੂੰ ਕਿਤੇ ਵਿੱਚ ਓਨਾ ਦੇ ਜਦੋਂ ਗੇਤੀ ਗੇਤੀ ਮਿੱਟੀ ਪੈ ਗਈ ਤੀ ਨੀਆਂ ਦੇ ਵਿੱਚ

ਚਲ ਚੰਗਾ ਕਿ ਲਾਂਬਾ ਦਾ ਗੇਤਾ ਗੇਤਾ ਪੈਜੂਗਾ ਤੇ

ਹਾਂਜੀ ਹਾਂਜੀ ਦਾਸ ਤਰੀਕ ਨੂੰ ਲਾਂਬਾ ਸ਼ੁਰੂ ਹੋ ਜਾਣੀਆਂ ਨੇ

ਏਹੋ ਦਸ ਨੂੰ ਜੇੜੀ ਹੁਣ ਦਾਸ ਆਉਣੀ ਆ

ਹਾਂ ਠੀਕ ਠਾਕ ਜੇ ਤੁਸੀਂ ਸੁਣਾਓ